ਉਸ ਦੇ ਪਿੱਛੇ ਇੱਕ ਦੁਕਾਨ ਬਣੀ ਹੋਈ ਹੈ ਉਸ ਦੇ ਉੱਤੇ ਦੋ ਕੁੱਲਰ ਲੱਗੇ ਹੋਏ ਹਨ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਇੱਕ ਬਿਲਡਿੰਗ ਬਣੀ ਹੋਈ ਹੈ ਜਿਸ ਦੇ ਅੱਗੇ ਹਰੇ ਰੰਗ ਦੇ ਪੇੜ-ਪੌਦੇ ਲੱਗੇ ਹੋਏ ਨੇ।

ਸਾਹਮਣੇ ਦੋ ਗੱਡੀਆਂ ਖੜ੍ਹੀਆਂ ਹੋਈਆਂ ਹਨ ਸੱਜੇ ਪਾਸੇ ਇੱਕ ਐਕਟਿਵਾ ਖੜ੍ਹੀ ਹੋਈ ਹੈ।

ਜੋ ਕਿ ਜਿਨ੍ਹਾਂ ਦੇ ਹੱਥ ਵਿੱਚ ਕਿਤਾਬਾਂ ਨੇ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਇਹ ਇੱਕ ਫੁੱਲਾਂ ਦੀ ਦੁਕਾਨ ਹੈ।

ਇਸ ਦੇ ਬਾਹਰ ਇੱਕ ਨੀਲੇ ਰੰਗ ਦਾ ਬੋਰਡ ਲੱਗਿਆ ਹੋਇਆ ਹੈ ਇਸ ਦੇ ਉੱਪਰ ਇੱਕ ਚਿੱਟੇ ਰੰਗ ਦੀ ਬਿਲਡਿੰਗ ਬਣੀ ਹੋਈ ਹੈ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਇਹ ਇੱਕ ਟੈਟੂ ਸਟੂਡੀਓ ਹੈ ਜਿਸ ਦੀਆਂ ਦੀਵਾਰਾਂ ਕਾਲੇ ਰੰਗ ਦੀਆਂ ਨੇ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਐੱਚ.ਡੀ.ਐੱਫ.ਸੀ. ਬੈਂਕ ਹੈ ਜਿਸ ਦੇ ਉੱਤੇ ਤੋਤੀਏ ਰੰਗ ਦੀ ਬਿਲਡਿੰਗ ਬਣੀ ਹੋਈ ਹੈ ਜਿਸ ਵਿਚ ਚਿੱਟਾ ਰੰਗ ਵੀ ਕੀਤਾ ਹੋਇਆ ਹੈ।

ਇਸਦੇ ਆਲ਼ੇ ਦੁਆਲੇ ਲੋਕ ਕੁਝ ਜਗ੍ਹਾ ਬਹੁਤ ਇਕੱਠੇ ਹੋਏ ਆ ਨੇਂ ਤੇ ਕੁਝ ਜਗ੍ਹਾ ਬਿਖੜ ਕੇ ਖੜੇ--

ਬਾਹਰ ਇੱਕ ਸਕਿਉਰਟੀ ਗਾਰਡ ਬੈਠਾ ਹੋਇਆ ਹੈ ਤੇ ਦੋ ਕੁਰਸੀਆਂ ਰੱਖੀਆਂ ਹੋਈਆਂ ਹਨ।

ਜਿਵੇਂ ਕਿ ਮੈਂ ਦੇਖ ਪਾ ਰਹੀਂ ਹਾਂ ਫੋਟੋ ਵਿਚ ਇਹ ਇੱਕ ਰੈਸਟੋਰੈਂਟ ਹੈ।

ਸਾਹਮਣੇ ਕੁੱਝ ਲੋਕ ਬੈਠ ਕੇ ਕੁੱਝ ਖਾ ਰਹੇ ਹਨ।

ਇਸ ਦੇ ਬਾਹਰ ਹੀ ਕਿੰਨੀਆਂ ਸਾਰੀਆਂ ਗੱਡੀਆਂ ਖੜੀਆਂ ਹੋਈਆਂ ਹਨ ਜੋ ਕਿ ਜ਼ਿਆਦਾਤਰ ਚਿੱਟੇ ਤੇ ਸਿਲਵਰ ਰੰਗ ਦੀਆਂ --

ਬਹੁਤ ਸਾਰੀਆਂ ਕੁਰਸੀਆਂ ਇਥੇ ਲੱਗੀਆਂ ਹੋਈਆਂ ਹਨ ਇਸ ਕਲਾਸ ਰੂਮ ਦੀ ਛੱਤ ਚਿੱਟੇ ਰੰਗ ਦੀ ਲੱਗ ਬਣੀ ਹੋਈ ਹੈ।

ਇਸ ਦੇ ਪਿੱਛੇ ਵੀ ਟੁੱਟੇ ਹੋਏ ਘਰ ਬਣੇ ਹੋਏ ਹਨ ਇਸ ਦੀ ਜ਼ਮੀਨ ਉੱਤੇ ਬਹੁਤ ਸਾਰਾ ਕਚਰਾ ਫੈਲਿਆ ਹੋਇਆ ਹੈ।

ਖੱਬੇ ਪਾਸੇ ਲਾਲ ਰੰਗ ਦਾ ਬੋਰਡ ਲੱਗਿਆ ਹੋਇਆ ਹੈ।

ਜਿਸ ਦੇ ਵਿਚ ਕੱਚ ਦਾ ਟੇਬਲ ਲੱਗਿਆ ਹੋਇਆ ਹੈ ਤੇ ਭੂਰੇ ਰੰਗ ਦਾ ਇੱਕ ਸੋਫਾ ਲੱਗਿਆ ਹੋਇਆ ਹੈ।

ਉਸ ਦੇ ਥੱਲੇ ਇੱਕ ਆਦਮੀ ਕਾਲੇ ਕੱਪੜੇ ਪਾਏ ਬੈਠਿਆ ਹੋਇਆ ਹੈ।

ਜਿਸ ਵਿੱਚ ਕੁਝ ਫੁੱਲ ਅੱਗੇ ਟੰਗੇ ਹੋਏ ਹਨ ਇਸ ਵਿਚ ਕੁੱਝ ਚਿੱਟੇ ਰੰਗ ਦਾ ਇੱਕ ਸੰਤਰੀ ਰੰਗ ਦਾ

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀ ਹਾਂ ਇਹ ਇੱਕ ਬੈਂਕੇਟ ਹਾਲ ਹੈ ਜਿਸ ਦੀ ਦੀਵਾਰ ਚਿੱਟੇ ਤੇ ਹਰੇ ਫੁੱਲਾਂ ਨਾਲ ਸਜਾਈ ਹੋਈ ਹੈ।

ਉਸ ਦੇ ਬਾਹਰ ਹੀ ਗੁਲਾਬੀ ਪੀਲੇ ਰੰਗ ਦੇ ਫੁੱਲਾਂ ਦੇ ਗਮਲੇ ਲੱਗੇ ਹੋਏ ਹਨ।

ਜਿਵੇਂ ਕਿ ਮੈਂ ਦੇਖ ਪਾ ਰਹੀ ਹਾਂ ਸਾਹਮਣੇ ਇੱਕ ਕਾਫੀ ਵੱਡੀ ਬਿਲਡਿੰਗ ਹੈ ਸੱਜੇ ਪਾਸੇ ਜਿਹੜੀ ਬਿਲਡਿੰਗ ਹੈ ਉਹ ਨੀਲੇ ਤੇ --

ਜਿੱਦਾਂ ਕਿ ਮੈਂ ਫ਼ੋਟੋ ਵਿੱਚ ਦੇਖ ਪਾ ਰਹੀ ਆਣ ਇਹ ਇੱਕ ਰੈਸਟੂਰੈਂਟ ਐ ਜਿਸ ਦੀ ਛੱਤ ਉੱਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ।

ਇੱਕ ਛੋਟੀ ਜਿਹੀ ਬੱਚੀ ਵਿਚਕਾਰ ਖੜ੍ਹੀ ਹੋਈ ਹੈ।